ਅ ਤਸਵੀਰਾਂ ਲੱਗੀਆਂ ਹੋਈਆਂ ਕੋ ਪੋਸਟਰ ਲੱਗੇ ਹੋਏ ਹਨ ਅਤੇ ਉੱਪਰ ਰੈਡ ਕਲਰ ਵਿੱਚ ਕੁਝ ਵੇ ਸਾਖਾ--

ਇਸ ਫੋਟੋ ਵਿੱਚ ਇੱਕ ਮੰਦਰ ਦਿਖਾਈ ਦੇ ਰਹਾ ਹੈ ਬਹੁਤ ਸਾਰੀਆਂ ਲੇਡੀਜ ਨਜ਼ਰ ਆ ਰਹੀਆਂ ਹਨ।

ਇਸ ਵਿੱਚ ਬਹੁਤ ਸਾਰੇ ਅ ਫੁੱਲ ਪੌਧੇ ਨਜ਼ਰ ਆ ਰਹੇ ਹਨ ਰੈਡ ਕਲਰ ਦਾ ਫੁੱਲ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਵਿੱਚ ਸਾਹਮਣੇ ਕੁਛ ਅ ਡੈਕੋਰੇਸ਼ਨ ਦਿਖਾਈ ਦੇ ਰਹੀ ਹੈ।

ਅਤੇ ਸਾਹਿਜਬੀਰ ਲਿਖਿਆ ਹੋਯਾ ਨਜ਼ਰ ਆ ਰਿਹਾ ਹੈ ਹੈਪੀ ਬਰਥਡੇ ਸਹਿਜ ਬੀਰ।

ਸਾਹਮਣੇ ਇੱਕ ਅ ਟੋਇਸ ਦੀ ਇੱਕ ਦੁਕਾਨ ਨਜ਼ਰ ਆ ਰਹੀ ਹੈ।

ਸਾਹਮਣੇ ਇੱਕ ਪਾਰਕ ਨਜ਼ਰ ਆ ਰਿਹਾ ਹੈ ਕੁਛ ਸਟੀਲ ਦੀਆਂ ਗ੍ਰਿਲ ਨਜ਼ਰ ਆ ਰਹੀਆਂ ਹਨ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ ਇੱਥੇ ਬਹੁਤ ਸਾਰੇ ਅ ਲੋਹੇ ਦੇ ਪਾਈਪ ਲੱਗੇ ਹੋਏ ਹਨ ਪੌਧੇ ਲੱਗੇ ਹੋਏ ਹਨ।

ਬਹੁਤ ਸਾਰੇ ਸ਼ੀਸ਼ੇ ਲੱਗੇ ਹੋਏ ਹਨ ਦੀਵਾਰ ਉੱਪਰ ਲਾਈਟਾਂ ਅ ਲੱਗੀਆਂ ਹੋਈਆਂ ਹਨ।

ਐ ਤਾਰਾਂ ਨਜ਼ਰ ਆ ਰਹੀਆ ਹਨ ਐ ਨੈਟ ਨਜ਼ਰ ਆ ਰਹੀ ਹੈ ਬਹੁਤ ਸਾਰੇ ਗਮਲੇ ਨਜ਼ਰ ਆ ਰਹੇ ਹਨ।

ਬਹੁਤ ਸਾਰੀਆਂ ਟਰੋਫੀਆਂ ਦਿਖਾਈ ਦੇ ਰਹੀਆਂ ਹਨ ਬਹੁਤ ਸਾਰੇ ਅ ਦਿਖਾਈ ਦੇ ਰਹੇ ਹਨ ਮੈਡਲਸ ਕੁਛ ਗਿਫਟ ਨਜ਼ਰ ਆ ਰਹੇ ਹਨ।

ਅਤੇ ਸਾਹਮਣੇ ਇੱਕ ਸ਼ੈਡ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ ਕੁਝ ਗਮਲੇ ਪਏ ਹੋਏ ਨਜ਼ਰ ਆ ਰਹੇ ਹਨ।

ਰੈਡ ਗ੍ਰੀਨ ਅਤੇ ਯੈਲੋ ਕਲਰ ਵਿੱਚ ਪੌਧੇ ਲੱਗੇ ਹੋਏ ਹਨ।

ਬਹੁਤ ਸਾਰੇ ਪੱਥਰ ਨਜਰ ਆ ਰਹੇ ਹਨ ਪਹਾੜੀ ਨਜਰ ਇਲਾਕਾ ਆ ਰਿਹਾ ਹੈ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ ਬਹੁਤ ਸਾਰੀਆਂ ਝਾੜੀਆਂ ਦਿਖਾਈ ਦੇ ਰਹੀਆਂ ਹਨ ਜੰਗਲ ਦਿਖਾਈ ਦੇ ਰਿਹਾ ਹੈ।

ਸਾਹਮਣੇ ਬਹੁਤ ਸਾਰੇ ਦਰਖਤ ਨਜ਼ਰ ਆ ਰਹੇ ਹਨ ਅਤੇ ਲਾਈਟ ਦੀਆਂ ਤਾਰਾਂ ਨਜ਼ਰ ਆ ਰਹੀਆਂ ਹਨ।

ਸਾਮਣੇ ਇੱਕ ਗੁਲਦਸਤਾ ਦਿਖਾਈ ਦੇ ਰਿਹਾ ਹੈ ਇਕ ਇਨਵਾਈਟ ਦਿਖਾਈ ਦੇ ਰਿਹਾ ਹੈ ਅਤੇ ਦੀਵਾਰ ਉੱਪਰ ਵਾਲਪੇਪਰ ਲੱਗਿਆ ਹੋਇਆ।